ਜਿਹੜਾ ਇਨਸਾਨੀ ਪਹੁੰਚ ਤੋਂ ਬਾਹਰ ਹੁੰਦਾ ਉਹ ਭਾਰੀ ਸਮਾਨ ਨੂੰ ਚੱਕਣ ਦੇ ਕੰਮ ਆਉਂਦਾ ਨਾ --

ਓਹਦੇ ਸਾਹਮਣੇ ਸਾਨੂੰ ਲੋਕੀ ਵੀ ਖਲੌਤੇ ਹੋਏ ਨਜ਼ਰ ਆਂਦੇ ਪਏ ਨੇ ਜਿਹਨਾਂ ਨੇਂ ਵੇਖਦੇ ਪਏ ਮਦੱਦ ਕਰਦੇ ਪਏ ਨੇ ਤੇ।

ਤੇ ਸਾਨੂੰ ਇੱਕ ਯੁਵਕ ਪੈਟਰੋਲ ਪੰਪ ਦੇ ਵਿੱਚ ਸਾਨੂੰ ਗੱਡੀ ਵਿੱਚ ਪੈਟਰੋਲ ਪਾਉਣ ਹੋਇਆ ਵੀ ਨਜ਼ਰ ਆਉਂਦਾ ਪਿਆ --

ਨਵੇਂ ਪੈਟ੍ਰੋਲ ਪੰਪ ਨੇਂ ਅਪਣੀ ਕੰਪਨੀ ਦਾ ਨਾਂ ਇੰਡੀਅਨ ਆਇਲ ਪੈਟਰੋਲ ਪੰਪ ਖੋਲਿਆ ਗਿਆ ਹੈਗਾ।

ਸਾਡੇ ਸਾਹਮਣੇ ਇੱਕ ਸਾਨੂੰ ਹਾਲ ਨਜ਼ਰ ਆਂਦਾ ਪਿਆ ਇਹਦੇ ਵਿੱਚ ਕੁਝ ਲੋਕੀ ਇਧਰ ਤੋਂ ਉਧਰ ਜਾਂਦੇ ਹੋਏ ਨਜ਼ਰ ਆਉਂਦੇ ਪਏ ਤੇ ਕਿਸੇ ਚੀਜ਼ ਦੀ ਐਗਜੀਬੀਸ਼ਨ ਨਜ਼ਰ ਆਂਦੀ ਪਈ ਆ ਜੋ ਕਿ ਲੋਕੀ --

ਯਾਨੀ ਦਿਨ ਦਾ ਚਿਤ੍ਰ ਹੈ ਧੁੱਪ ਨਿਕਲੀ ਹੋਈ ਹੈ ਤੇ ਉਹ ਸੂਰਜ ਦੀ ਪਰਛਾਈ ਧੁੱਪ ਦੀ ਪਰਛਾਈ ਚਰਚ ਦੇ ਊਪਰ ਪਏ ਰਹੀ ਹੈ।

ਸ਼ੋਰੂਮ ਦੇ ਅੱਗੇ ਜਿਹੜਾ ਲਿਖਿਆ ਹੋਇਆ ਮਾਰੂਤੀ ਸੈਜੂਕੀ ਯਾਨੀ ਇਹ ਜਿਹੜਾ ਗੱਡੀਆਂ ਦਾ ਸ਼ੋਰੂਮ ਹੈਗਾ ਇਹ ਮਾਰੂਤੀ ਸੋਜੂਕੀ ਕੰਪਨੀ ਦਾ ਹੈਗਾ ਤੇ ਤੁਸੀਂ ਉਹਦੇ ਬਾਹਰ ਵੀ ਗੱਡੀ --

ਤੁਹਾਨੂੰ ਨਜ਼ਰ ਆਉਣਗੀਆਂ ਤੇ ਕਾਫੀ ਵੱਡਾ ਸ਼ੋਰੂਮ ਹੈਗਾ ਦੂਰੋਂ ਵੇਖ ਕੇ ਸਾਨੂੰ ਮਤਲਬ ਜੈਪਦਾ ਪਿਆ ਕਿ ਬਹੁਤ ਹੀ ਵੱਡਾ ਸ਼ੋਰੂਮ ਹੈਗਾ ਗੱਡੀਆਂ ਦੇ ਵਿੱਚ--

ਨਜ਼ਰ ਆ ਰਹੀਆਂ ਨੇ ਜੋ ਕਿ ਸਫੇਦ ਕਲਰ ਦੀ ਕਾਰਾਂ ਹੈਗੀਆਂ ਨੇ ਇੱਕ ਹੀ ਡਿਜ਼ਾਇਨ ਦੀ ਇੱਕ ਹੀ ਮਾਡਲ ਦੀ ਜਾਪਦੀ ਪਈਆਂ ਨੇ।

ਇੱਥੇ ਫਾਟਕ ਲਗਾ ਕੇ ਪੁਲਿਸ ਖੜੋਤੀ ਹੁੰਦੀ ਆ ਤਾਂ ਕਿ ਤੁਸੀਂ ਟੋਲ ਟੈਕਸ ਦੇ ਸਕੋ ਇਹ ਸਰਕਾਰੀ ਸਰਕਾਰ ਦਾ ਹੈ ਤੇ ਹੈ ਤੁਸੀਂ ਇਹਨੂੰ ਬਿਨਾ ਦੇ ਅੱਗੇ ਨਹੀਂ ਜਾ ਸਕਦੇ --

ਉਹ ਬੜੀ ਸਟਾਇਲਿਸ਼ ਬਣਾਈ ਗਈ ਆ ਤੇ ਜਿਹੜਾ ਥੱਲੇ ਦਾ ਫਲੋਰ ਹੈਗਾ ਉਹਨੂੰ ਵੀ ਬਹੁਤ ਚੰਗੀ ਤਰ੍ਹਾਂ ਪੱਥਰ ਦੇ ਨਾਲ ਕੰਮ ਕੀਤਾ ਗਿਆ --

ਦਿੱਤੇ ਹੋਏ ਚਿੱਤਰ ਤੇ ਅਸੀਂ ਜਲਸਾ ਹੁੰਦੇ ਹੋਏ ਵੇਖਦੇ ਪਏ ਆ ਜਿਹਦੇ ਵਿੱਚ ਸਾਨੂੰ ਕਾਫੀ ਸਾਰੇ ਲੋਕੀ ਨਜ਼ਰ ਆਂਦੇ ਪਏ ਨੇ ਤੇ --

ਦਿੱਤੇ ਹੋਏ ਚਿਤ੍ਰ ਤੇ ਤੁਸੀ ਵੇਖ ਸਕਦੇ ਹੋ ਸਾਨੂੰ ਇੱਕ ਰੈਸਟੋਰੈਂਟ ਨਜਰ ਆਂਦਾ ਪਿਆ ਹੈ ਜਿਹੜਾ ਕੀ ਪਿੱਜ਼ਾ ਤੇ ਬਰਗਰ ਦਾ ਹੈਗਾ ਹੈ ਇਹਦੇ ਵਿਚ ਸਾਨੂੰ ਹਰ ਟਾਈਪ ਦਾ ਅੱਲਗ ਅਲੱਗ ਵੈਰਾਇਟੀ ਦਾ ਪਿੱਜ਼ਾ ਤੇ ਬਰਗਰ ਮਿਲ ਜਾਂਦੇ ਨੇ।

ਇਹਦਾ ਦੁਕਾਨ ਦਾ ਨਾਂ ਹੈਗਾ ਯੂਕੇ ਪੀਜਾ ਤੇ ਬਰਗਰਸ ਯਾਨੀ ਇਹਦੇ ਵਿੱਚ ਸਾਨੂੰ ਯੂਨਾਈਟਡ ਕਿੰਡਮ ਦੇ ਪੀਜਾ ਦੇ ਜਿਹੜੇ ਮੀਨੂੰ ਹੁੰਦੇ ਨੇ --

ਦੁਕਾਨ ਦੇ ਬਾਹਰ ਤੁਹਾਨੂੰ ਇੱਕ ਪੇੜ ਲੱਗਾ ਨਜ਼ਰ ਆ ਰਿਹਾ ਤੇ ਦੁਕਾਨ ਦਾ ਜਿਹੜਾ ਨਾ ਹੈਗਾ ਉਹ ਹੈਗਾ ਮਾਈਕਰੋ ਮੈਕਸ ਕੇਅਰ ।

ਬਹੁਤ ਸਾਰੀ ਸਬਜੀ ਮੰਡੀ ਤੁਸੀਂ ਬਹੁਤ ਹੀ ਵਿਸ਼ਾਲ ਸਬਜੀ ਮੰਡੀ ਨੂੰ ਵੇਖਦੇ ਪਏ ਔ ਸਾਰੇ ਪਾਸੇ ਪਿਆਜ ਹੀ ਪਿਆਜ--

ਇੱਥੇ ਰੂਮ ਵਿਚ ਤੁਸੀ ਵੇਖੋਂਗੇ ਮੈ ਲੇਡੀਜ਼ ਵੀ ਹੈਗੇ ਤੇ ਜੇਂਟਸ ਵੀ ਹੈਗੇ ਨੇ।

ਜੋ ਫਸਲਾਂ ਨੂੰ ਖਰਾਬ ਕਰ ਦਿੰਦੇ ਨੇ ਤੇ ਇਸ ਲੀਏ ਇਹਦੇ ਵਿੱਚ ਚਾਰੇ ਪਾਸੇ ਇੱਕ ਬਾਰਡਰ ਲਗਾਇਆ ਗਿਆ ਹੈ ਤੇ ਕਿੱਡੀ ਵੱਡੀ ਰੇਲਿੰਗ ਵਿੱਚ।